Hello My ਦੀ my ਪਰੀਏ madam ਜੀ।

ਕੀ ਹਾਲ ਚਾਲ ਜੀ ਅਸੀਂ ਤੁਹਾਡੇ ਕੋਲੋਂ ਆਪਣਾ ਅਹ check ਕਰਾਨੀ ਸੀਗੀ।

ਧੜਕਣ। ਧੜਕਣ check ਕਰਾਨੀ ਸੀਗੀ। ਕੋਈ ਨੀ madam ਜੀ ਹਾਂਜੀ ਤੁਸੀਂ ਆ ਜਾਓ। ਦਿਲ ਜ਼ੋਰ ਦੀ ਧੱਕ ਧੱਕ ਕਰਨੇ ਲਗਾ। ਜ਼ੋਰ ਜ਼ੋਰ ਦੀ ਦਿਲ ਜਦੋਂ ਧੱਕ ਧੱਕ ਕਰਦਾ ਤੁਹਾਡਾ ਜੀ ਤੁਸੀ ਆਣ ਕੇ ਇਕ ਬਾਰੀ। check ਕਰਾਲੋ ਜੀ ਹਾਂ ਠੀਕ ਆ ਜੀ ਉਹ ਕੁੜੀਏ ਤੂੰ ਅੱਜ ਰੋਟੀ ਚ ਕੀ ਬਣਾਉਣਾ ਫੇਰ। ਮੈਂ ਅੱਜ ਕੋਫਤੇ ਬਣਾਉਣੇ ਆ ਨਾ। ਸੱਚੀ ਕੋਫਤੇ ਬਣਾਉਣੇ ਹੈ ਮੈਨੂੰ ਤਾਂ ਕਿਸੇ ਬੰਦੇ ਨੇ ਕਿਹਾ ਸੀ ਅਸੀਂ ਦਾਲ ਖਾਣਾ ਦਾਲ ਬਨਾਨੀ ਹੈ ਮੈਂ ਨਾਲ ਕੋਫਤੇ ਨਹੀਂ ਬਣਾ ਸਕਦੇ ਅਸੀਂ ਤੇ ਇਕ ਹੀ ਦਾਲ ਖਾਨੀ ਹੈ

ਆਹੋ ਜੋ ਭੀ ਹੈ ਦਾਲ ਘਿਆ ਨਾਲ ਕੋਫਤੇ ਇਹ ਮੇਰੀ ਗੱਲ ਸੁਣ ਤੈਨੂੰ ਉਹ ਆਂਦਾ ਹੈ manchurian ਬਨਾਉਣੇ ਆਉਂਦਾ। ਲਿਆਓ ਓਧਰ ਬੰਦ ਗੋਭੀ। ਅੱਛਾ ਕਿਦਾਂ ਬਣਾਂਦੇ ਫੇਰ ਦੱਸੀ ਮਾੜਾ ਜੇਹਾ। ਉਹ ਕਰ ਲਾਓ ਓਹਨੂੰ granded

Granded ਕਰਕੇ ਤੇ ਓਹਦੇ ਵਿੱਚ ਮਸਾਲੇ ਮਸੂਲੇ ਪਾ ਦਿਓ।

ਮਸਾਲੇ ਮਸੂਲੇ ਪਾ ਕੇ ਤੇ ਖ਼ਰੇ ਥੋੜਾ ਜੇਹਾ ਉਹ ਕਰ ਲੈਂਦੇ ਹੈ ਬੇਸਨ ਓਹਨੂੰ ਘੋਲ ਲੈਂਦੇ ਆ।

ਆਹੋ ਬੇਸਨ ਘੋਲ ਕੇ ਤੇ ਓਹਦੇ ਵਿੱਚ ਪਾ ਦਿੰਦੇ ਹੈ ਤੇ ਬਾਅਦ ਚੋਂ ਤਲ ਦੋ ਮਤਲਬ ਗੋਲੇ ਜੇ ਬਨਾਨੇ ਹੈ। ਅੱਛਾ ਤਲ ਕੇ ਫੇਰ। ਬਸ ਫੇਰ ਖਾ ਲਓ ਚਟਨੀ ਨਾਲ। ਮੈਂ ਕਿਹਾ ਖਾ ਲਏ ਮੈਂ ਖਿਆਲੀ ਤੇਰੇ ਬਣੇ। ਮੇਰੀ ਗੱਲ ਸੁਣ insta ਤੇ ਦੇਖਿਆ ਤੂੰ ਭੀ ਬਨਾਈ ਏਦਾਂ ਸੂਜੀ ਲੈ ਕੇ ਨਾ ਸੂਜੀ ਲੈ ਕੇ ਸੂਜੀ ਨੂੰ ਨਾ ਸੂਜੀ ਚ ਥੋੜਾ ਜਿਹਾ ਪਾਣੀ ਪਾ ਕੇ ਨਹੀਂ ਪਾਣੀ ਨਹੀਂ ਪਾਉਣਾ ਹਜੇ ਤੂੰ ਸੂਜੀ ਲੈਣੀ । ਵਿੱਚ ਅੜੀਏ ਲੂਣ ਮਿਰਚ ਪਾ ਲੈ ਵਿੱਚ ਗੰਢੇ ਪਾ ਲੈ ਤੇ ਓਹਦਾ ਚਿਲਾ ਬਣਾ ਲੈ। ਠੀਕ ਹੈ ਇਹ ਬਾਅਦ ਚ ਬਣਾਉਣਾ ਪਹਿਲਾਂ ਮੇਰੀ ਗੱਲ ਸੁਣ ਸੂਜੀ ਲੈਣੀ ਹੈ ਸੂਜੀ ਲੈ ਕੇ

Mash ਕੀਤੇ ਹੋਏ ਨਾ ਜਿਦਾਂ ਮਤਲਬ ਉਬਲੇ ਹੋਏ ਆਲੂਆਂ ਨੂੰ mash ਕੀਤਾ ਹੋਵੇ ਹਣਾ ਉਹ ਕਰਕੇ ਤੇ ਫੇਰ ਓਹਨੂੰ ਭੀ ਵਿੱਚ।

ਵਿੱਚ ਥੋੜਾ ਜਿਹਾ baking powder ਪਾ ਲੈਣਾ ਪਾਉਣ ਤੋਂ ਬਾਅਦ ਫੇਰ ਓਹਦੇ ਵਿੱਚ ਥੋੜਾ ਜਿਹਾ ਨਾ ਨਮਕ ਹਲਦੀ ਮਿਰਚ ਮਸਾਲਾ ਏਦਾਂ ਓਦਾਂ ਪਾ ਕੇ ਨਾ ਸਾਰਾ ਕੁੱਛ ਹਣਾ। ਪਾਉਣ ਤੋਂ ਬਾਅਦ ਓਹਨੂੰ ਨਾ ਓਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਲੈਣਾ ਪਾਣੀ ਪਾ ਕੇ ਥੋੜਾ ਪਤਲਾ ਪਤਲਾ ਉਹ ਬਣਾ ਲੈਣਾ।

ਜਿਦਾਂ ਆਪਾ ਕੱੜੀ ਬਣਾਂਉਣੇ ਹਾਂ ਤੇ ਓਹਦਾ ਉਹ ਨਹੀਂ ਕੀਤਾ ਹੁੰਦਾ ਲੱਸੀ ਵਿੱਚ ਸਾਰਾ ਕੁਛ ਪਾ ਕੇ ਕੀਤਾ ਹੁੰਦਾ ਹੈ ਨਾ ਏਦਾਂ ਦਾ ਪਤਲਾ ਜਿਹਾ ਬਣਾ ਲਿਆ ਨਾ ਬਣਾਉਣ ਤੋਂ ਬਾਅਦ ਫੇਰ ਆਪਾ ਤਵੇ ਉਪਰ ਰੱਖਣੀ ਕੜਾਈ ਕੜਾਈ ਰੱਖਣ ਤੋਂ ਬਾਅਦ। ਕੜਾਈ ਰੱਖਣ ਤੋਂ ਬਾਅਦ ਥੋੜਾ ਜਿਹਾ ਤੇਲ ਯਾਂ refined ਪਾ ਲਿਆ ਹਣਾ ਓਹਦੇ ਵਿੱਚ ਥੋੜਾ ਜਿਹਾ ਜੀਰਾ ਪਾ ਲਿਆ ਓਹਦਾ ਉਹ ਜੀਰੇ ਨੂੰ ਭੁਨ ਲਿਆ ਭੁਨਣ ਤੋਂ ਬਾਅਦ ਉਹ ਜਿਹੜਾ ਸਮਾਨ ਜਿਹਾ ਤਿਆਰ ਕੀਤਾ ਨਾ ਅਸੀਂ ਹਣਾ। ਓਹਨੂੰ ਨਾ ਪਤਲਾ ਪਤਲਾ ਨਾ ਸਾਰੀ ਕੜਾਈ ਦੇ ਵਿੱਚ ਏਦਾਂ ਵਖੇਰ ਦੋ ਹਣਾ।

ਜਦੋ ਵਖੇਰ ਦਿੱਤਾ ਥੋੜਾ ਮੋਟਾ ਤੇ ਜ਼ਿਆਦਾ ਮੋਟਾ ਭੀ ਨਹੀਂ ਤੇ ਥੋੜਾ ਪਤਲਾ ਭੀ ਨਹੀਂ ਜ਼ਿਆਦਾ ਪਤਲਾ ਭੀ ਨਹੀਂ ਹਣਾ ਤੇ ਮਤਲਬ ਓਹਨੂੰ ਉਹ ਕਰ ਦਿਤਾ ਅਹ ਖਲਾਰਤਾ। ਖਲਾਰਣ ਤੋਂ ਬਾਅਦ ਓਹਦਾ ਇਕ ਪਾਸਾ ਸਿਕ ਗਿਆ ਤੇ ਫੇਰ ਓਹਨੂੰ ਦੂਸਰੇ ਪਾਸੇ ਸੇਕ ਲਗਾ ਲੈਣਾ ਜੇ ਥੋੜਾ ਜਾ ਘਿਓ ਲਾਉਣਾ ਚਾਉਂਦੇ ਤਾਂ ਲਾ ਲੋ ਨਹੀਂ ਲਾਉਣਾ ਚਾਹੁੰਦੇ ਤਾਂ ਨਾ ਲਾਓ ਹਣਾ ਹੁਣ ਏਦਾਂ ਦਾ ਕਰਕੇ ਤੇ ਓਹਨੂੰ ਬਾਹਰ ਕੱਢ ਲਿਆ। ਕੱਢਣ ਤੋਂ ਬਾਅਦ ਓਹਨੂੰ ਨਾ ਪੀਜ਼ੇ ਦੇ ਪੀਜ਼ੇ ਦੀ shape ਦੇ ਦਿਤੀ ਹਣਾ ਤ੍ਰਿਕੋਨੀ ਤ੍ਰਿਕੋਨੀ ਵਾਲੀ ਹਣਾ। ਅੱਠ pieces ਤੁਸੀਂ ਬਣਾਉਣਾ ਚਾਰ pieces ਤੁਸੀਂ ਬਣਾਉਣਾ ਉਹ ਤੁਹਾਡੇ ਤੇ depend ਹੈ ਛੇ pieces ਬਣਾਉਣਾ ਉਹ depend ਉਹ ਬਣਾ ਕੇ ਤੇ ਨਾਲ ਹੀ ਨਾ ਤੁਸੀਂ ਕੀ ਕਰਨਾ ਹਰੀ ਪੁਦੀਨਾ ਲੈਣਾ ਧਨੀਆ ਲੈਣਾ। ਵਿੱਚ ਅਦਰਕ ਤੇ ਥੋੜਾ ਜਿਹਾ ਲਸਣ ਭੀ ਤੇ ਉਹ ਲੈਣੀ ਹੈ ਨਾ ਗੰਢੀ ਜੀ ਤੇ ਗੰਢੀ ਜੀ ਲੈ ਕੇ ਵਿੱਚ ਥੋੜਾ ਜਿਹਾ ਪਿਆਜ਼ ਤੇ ਲੈ ਕੇ ਵਿੱਚ ਥੋੜਾ ਜਿਹਾ ਓਹੋ green chilly ਪਾ ਕੇ ਹਣਾ ਹਰੀਆਂ ਮਿਰਚਾਂ ਪਾ ਕੇ। ਪਾਉਣ ਤੋਂ ਬਾਅਦ ਕਿ ਕਰਨਾ ਓਹਨੂੰ ਘੁੱਟ ਕੇ ਨਾ ਚੰਗਾ ਜਿਹਾ ਨਾ ਉਹ ਕਰ ਲੈਣਾ ਕਿ ਕਹਿੰਦੇ ਹੁੰਦੇ paste ਉਹ ਚਟਨੀ ਜੀ ਬਣਾ ਲੈਣੀ ਹਣਾ ਜਦੋਂ ਹਰੀ ਚਟਨੀ ਬਣਾ ਲਈ ਨਾ ਤੁਸੀਂ। ਤੇ ਫੇਰ ਨਾਲ ਨਾਲ ਗਿਰੀਆਂ ਦੀ ਚਟਨੀ ਹੁੰਦੀ ਹੈ ਨਾ ਮੂੰਗਫਲੀ ਦੇ ਦਾਣਿਆਂ ਦੀ ਚਟਨੀ ਹਣਾ ਉਹ ਬਣਾ ਕੇ ਨਾਲ ਨਾ ਓਹਨੂੰ ਫੇਰ ਥੋੜਾ ਥੋੜਾ ਥੋੜਾ ਥੋੜਾ ਕਰਕੇ ਨਾ ਫੇਰ ਖਾਣਾ ਤੇ ਨਜਾਰਾ ਆ ਜਾਉ।

ਮੇਰੀ range ਹੀ ਉਡ ਗਈ ਹੁ ਕਿਨੂੰ ਕਰਾ।

ਉਹ ਮੇਰੀ range ਉਡ ਗਈ ਜੀ। Hello

ਕੀ ਕੀ ਦਿੱਤਾ ਮੈਂ। ਤੁਸੀਂ ਇਕ ਇਹੀ Hello

ਉਹ ਪ੍ਰਵਚਨ ਹੀ ਹੈ ਮੇਰੇ ਵਾਸਤੇ ਤਾਂ ਮੇਰੇ ਸਿਰ ਤੋਂ ਲੰਘ ਗਿਆ ਮੈਨੂੰ ਆਵਾਜ਼ ਹੀ ਨਹੀਂ ਆਈ। ਹਾਏ ਨੀ ਮੈਂ ਏਨੀ ਏਨੀ ਗੱਲ ਸੁਣਾਈ ਜਿਦਾਂ ਕਹਿੰਦੇ ਰਾਮ ਰਾਮ ਕਥਾ ਸੁਣਾਈ ਤੇ ਵਿੱਚ ਰਾਮਾਯਣ ਸੁਣਾਈ ਸੁਣਾਉਣ ਤੋਂ ਬਾਅਦ ਕਿਹਾ ਕਿ ਰਾਮ ਔਰ ਸੀਤਾ ਸੀਤਾ ਜੀ। ਸੀਤਾ ਰਾਮ ਦੀ ਕਿ ਲਗਦੀ ਸੀ ਕਹਿੰਦੇ ਮਾਂ ਤੇ ਉਹ ਸਾਹਬ ਹੋ ਗਿਆ ਮੇਰੇ ਨਾਲ ਮੈਂ ਪੂਰੀ ਕਥਾ ਸੁਣਾ ਦਿੱਤੀ। Hello

Hello ਆਵਾਜ਼ ਆਉਂਦੀ ਕੇ ਨਹੀਂ। ਹਾਂਜੀ ਹਾਂਜੀ ਆ ਗਈ ਮੇਰੇ signal ਘੱਟ ਹੋਣ ਦੇ ਹੈ।

ਅਹ ਕਥਾ ਸੁਣਾਈ ਤੇ ਬਾਅਦ ਵਿੱਚ ਪੁੱਛਿਆ ਰਾਮ ਦੀ ਸੀਤਾ ਕਿ ਲੱਗਦੀ ਸੀ ਉਹ ਕਹਿੰਦੇ ਮਾਂ ਉਹ ਸਾਹਬ ਮੇਰੇ ਨਾਲ ਹੋ ਗਿਆ ਉਹ ਸਾਹਬ ਮੇਰੇ ਨਾਲ ਹੋ ਗਿਆ। ਆਹੋ ਸਹੀ ਗੱਲ ਹੈ। ਮੈਂ ਪੂਰੀ ਕਥਾ ਸੁਣਾਤੀ ਏਦਾਂ ਏਦਾਂ ਓਦਾਂ ਏਦਾਂ ਫਲਾਣਾ ਧਮਕਾਣਾ ਯੇਹ ਵੋ ਵਗੈਰਾ ਵਗੈਰਾ ਪਤਾ ਨਹੀਂ ਕਿ ਕੁਛ ਸੁਣਾ ਦਿਤਾ ਤੇ madam ਜੀ ਕਹਿੰਦੀ ਹਵਾ ਚ ਲੰਘ ਗਈ

ਸਬਜ਼ੀਆਂ ਦੇ ਨਾਂ ਬੋਲੋ english ਚ ਚੱਲੋ ਰਹਿਣ ਦੋ ਹਜੇ ਨਹੀਂ।

ਸਬਜ਼ੀਆਂ ਦੇ ਨਾਂ। ਮੈਨੂੰ ਨਹੀਂ ਆਉਂਦੇ ਉਂਦੇ। ਆਲੂ ਮੈਂ ਲਿਖ ਲਏ ਹੈ ਟਮਾਟਰ ਮੈਂ ਲਿਖ ਲਏ ਹੈ ਮਟਰ ਮੈਂ ਲਿਖ ਲਿਆ ਹੈ ਪੁਦੀਨਾ ਮੈਂ ਲਿਖ ਲਿਆ ਹੈ ਤੇ ਉਹ ਕਿ ਕਹਿੰਦੇ ਓਹਨੂੰ ਗਾਜਰ ਲਿਖ ਲਿਆ ਅੱਛਾ ਠੀਕ ਹੈ ਇਕ ਆ ਗਿਆ ਯਾਦ।

ਭਿੰਡੀ ਭੀ ਲਿਖ ਲਈ ਹੈ ਗਾਜਰ ਵੀ ਲਿਖ ਲਈ ਹੈ ਮਿਰਚ ਵੀ ਲਿਖ ਲਈ ਹੈ ਕਦੂ ਵੀ ਲਿਖ ਲਿਆ ਹੈ ਕਿਨ੍ਹੇ ਕੁ ਲਿਖਣੇ ਹੋਰ?

okay ਅੱਛਾ ਹਮ ਅੱਛਾ ਹੋਰ ਸੁਣਾਓ ਫੇਰ।

ਤੁਹਾਨੂੰ ਪਤਾ ਮੈਨੂੰ momos ਬਣਾਉਣੇ ਆਉਂਦੇ ਹੈ।

ਕਸਮ ਲੱਗੇ ਮੈਂ ਬਣਾ ਕੇ ਰਿੰਕੂ ਪਤਾ ਪਿਚੋ ਦਾ ਭਰਾ ਰਿੰਕੂ।

ਮੈਂ ਓਹਨੂੰ ਕਿੰਨੀ ਬਾਰ ਹੀ ਖਿਲਾਏ ਆ ਆਪਣੇ ਘਰਦਿਆਂ ਨੂੰ ਕਿੰਨੀ ਵਾਰ ਹੀ ਖਿਲਾਏ ਮੈਂ ਆਪਣੀ ਬੁਆ ਦੇ ਪਿੰਡ ਕਿੰਨੀ ਬਾਰੀ ਬਣਾਏ। ਚੱਲ ਮੈਂ ਆਉਣੀ ਹਾਂ ਤੇ ਮੈਨੂੰ ਵੀ ਖਿਲਾਦੇ ਫੇਰ।

ਸਚੀ ਬਣਾਏਗੀ। ਆਹੋ ਪਰ ਪਤਾ ਕਿ ਹੁਣਾ ਗੱਲ ਸੁਣੋ। ਰੇਹੜੀ ਵਾਲਾ ਆ ਜਾਵੇ ਭਾਵੇਂ ਲੈ ਕੇ ਰੱਖ ਲਵੇ।

ਅੱਛਾ ਬੜੀ ਖਰਾਬ ਹੈ ਤੂੰ। ਚੱਲ ਦੱਸ ਤੂੰ ਨਹੀਂ ਕਣਕ ਦੇ ਨਾਲ ਨਾਲ ਨੂੰ ਭੀ ਪਾਣੀ ਲੱਗ ਜਾਣਾ।

ਤੁਸੀ ਤਾਂ ਲਿਆਉਣਾ ਹੀ ਲਿਆਉਣਾ ਆਪਾਂ ਵੀ ਖਾਣੇ ਨਾਲ। ਆਹੋ ਇਹ ਤਾਂ ਹੈ ਦੱਸ ਕਿ ਕਿ ਲਿਆਉਣਾ। ਦੱਸ ਦੱਸ ਨੀ ਅਸੀਂ ਇਕ ਮੈਦਾ ਲਿਆਉਣਾ।

ਆਪਣੇ ਮੁਤਾਬਿਕ ਜਿਨ੍ਹਾਂ ਲਿਆਉਣਾ ਤੁਸੀਂ।

ਮੈਦਾ ਲਿਆ ਕੇ ਫੇਰ ਅਸੀਂ ਲਿਆਉਣਾ ਇਕ ਕਿ ਕਹਿੰਦੇ ਓਹਨੂੰ ਤੂੰ ਅਸੀਂ ਬੰਦ ਗੋਭੀ ਦਾ ਇਨ੍ਹਾਂ ਕੰਮ ਨਹੀਂ ਕਰਨਾ ਖੱਜਲ ਖੁਆਰ ਨੀ ਹੋਣਾ ਅਸੀਂ just ਸਿੱਧੇ ਓਹਦੇ ਬਣਾ ਦੇਣੇ ਹੈ ਕਿ ਕਹਿੰਦੇ ਓਹਨੂੰ ਯਾਰ ਕਿ ਹੁੰਦੀ ਮੋਟੀ ਮੋਟੀ ਛੋਟੀ ਛੋਟੀ soyabean

ਠੀਕ ਹੈ ਦੋ packet ਪਵਾਂ ਓਹਦੇ ਲੈ ਆਇਓ।

ਉਹ ਲਿਆ ਕੇ ਤੇ ਫੇਰ ਅਸੀਂ ਥੋੜੀ sauce ਲਿਆਉਣੀ ਹੈ ਚਟਨੀ ਉਹ ਲਿਆ ਕੇ ਤੇ ਫੇਰ ਅਸੀਂ ਥੋੜਾ ਜਿਹਾ ਲਿਆਉਣਾ ਦੇਸੀ ਘਿਓ।

ਠੀਕ ਹੈ ਬਾਕੀ ਆਪਣਾ ਮਸਾਲਾ ਮਸੁਲਾ ਜਿਹੜਾ ਪਾਉਣਾ ਪਾਓ।

ਹਾਂ ਨਹੀਂ ਉਹ ਵੀ ਤੁਸੀਂ ਲਿਆ ਦਿਓ ਨਾ

ਆਹੋ ਪਾਣੀ ਵੀ ਚਾਹੀਦਾ ਹੈ ਨਾਲ। ਠੀਕ ਹੈ ਘਰ ਘਰ ਦਾ ਕੇ ਖੂਹ ਦਾ ਕੇ ਟੂਟੀ ਦਾ। ਨਾ ਨਾ ਗਟਰ ਦਾ। ਉਹ ਨਹੀਂ ਮੈਂ ਖਾਣਾ ਤੂੰ ਹੀ ਖਾ ਲਈ।

ਹਮ ਅੱਛਾ ਮੇਰੀ ਗੱਲ ਸੁਣ।

ਜਿਹੜੀ ਬੁਆ ਹੈ

ਉਹ ਨਾਨੀ ਤੇਰੀ ਦਾ ਅਸਲੀ ਪਿੰਡ ਕੀ ਹੈ।

ਅੱਛਾ ਵੇਵਲਮਨਜਾ। ਤੇ ਇਥੇ ਏਨ੍ਹੇ ਇਹਨੇ ਜਿਹੜੀ ਜਗ੍ਹਾ ਲਈ ਹੈ ਇਹ ਇਹਦੀ ਆਪਣੀ ਹੈ ਜਗ੍ਹਾ। ਕਿਥੇ ਆਪਣੇ ਉਚੇ

ਅੱਛਾ ਤੇ ਇਹਦਾ ਕਿਹੜਾ

ਆਹੋ ਇਹਨੇ ਦਸਿਆ ਹੋਇਆ ਹੈ। ਆਹੋ ਏਦੇ ਪਤਾ ਕਿ ਮੇਰੀ ਨਾ ਬੁਆ ਦਾ ਨਾ ਨਿਆਣੇ ਪੂਰੇ ਹੋਗੇ ਸੀ ਮੇਰਾ ਨਾ ਉਹ brother ਕਰਦਾ ਸੀਗਾ ਨੌਕਰੀ।

ਇਹ ਬਾਹਰ ਸੀਗੇ ਤੇ ਵਿਪਨ ਸੀਗਾ ਮੇਰੇ ਬੁਆ ਜੀ ਦਾ ਪਹਿਲਾਂ ਮੁੰਡਾ ਨਿਆਣੇ ਏਦਾਂ ਦੇ ਹੀ ਲੰਗੜੇ ਲੂਲੇ ਜੇ ਪੈਦਾ ਹੁੰਦੇ ਸੀ ਇਨ੍ਹਾਂ ਦੇ।

ਹਾਂ ਤੇ ਵਿਪਨ ਸੀ ਨਾ ਜਿਹੜਾ ਸਾਡਾ ਮੁੰਡਾ ਇਨ੍ਹਾਂ ਦਾ ਤੇ ਉਹ ਬਹੁਤ ਸ਼ਾਤਿਰ ਹੁੰਦਾ ਸੀਗਾ।

ਉਹ ਖੇਡਦਾ ਖੇਡਦਾ ਨਾ ਪਤਾ ਨਹੀਂ ਬੜੇ ਅਫਸਰ ਦੀ ਨਾ ਗੜੀ ਥਲੇ ਆ ਗਿਆ ਏਦਾਂ ਹੀ ਬਾਹਰ ਜਬਲਪੁਰ ਖ਼ਰੇ।

ਤੇ ਤਾਂ ਕਰਕੇ ਤੇ ਫੇਰ ਉਹ ਕਹਿੰਦੇ ਕਿ ਓਹਨਾ ਨੇ ਲਿਖ ਕੇ ਦਿਤਾ ਕਿ ਅਫਸਰ ਨੇ ਏਦਾਂ ਏਦਾਂ ਮਾਰਿਆ ਤੇ ਉਹ ਕਹਿੰਦਾ ਕਿ ਤੁਸੀਂ ਇਕ ਅੱਧਾ ਨਾ ਨੌਕਰੀ ਤੇ ਲੱਗ ਜਾਓ ਹੁਣ ਇਹਦੇ ਤਾਂ ਨਿਆਣੇ ਸਿਗੇ ਛੋਟੇ।

ਆਪਣਾ ਇਹ seema ਤੇ tinku

ਤੇ ਫੇਰ ਇਨ੍ਹਾਂ ਨੇ ਕੀ ਕੀਤਾ ਕਹਿੰਦੇ ਕਿ ਚਲੋ ਘਰ ਦਾ ਬੰਦਾ ਲਾ ਦਿੰਦੇ ਇਕ ਮੇਰੀ ਬੁਆ ਨੇ ਫੇਰ ਲਿਖ ਕੇ ਦਿਤਾ ਕਿ ਸਾਡੀ ਕੁੜੀ ਹੈਗੀ ਹੈ ਇਹ ਨੂੰ ਲਾ ਦਿੰਦੇ ਹੈ। ਠੀਕ ਹੈ। ਤੇ ਤਾਂ ਕਰਕੇ ਤੇ ਫੇਰ ਇਨ੍ਹਾਂ ਨੇ ਇਹ ਲਾਈ ਹੈ ਇਥੇ ਇਹ ਤਾਂ cycle ਤੇ ਜਾਂਦੀ ਹੁੰਦੀ ਸੀਗੀ। ਠੀਕ ਹੈ ਠੀਕ ਹੈ ਠੀਕ ਹੈ। ਹਾਂ ਕਵਾਰੇ ਹੁੰਦੇ ਕਰਦੀ ਹੁੰਦੀ ਸੀ। ਤੇ ਉਹ tinku ਹੈ tinku ਤੋਂ ਇਕ ਬੜਾ ਮੁੰਡਾ ਹੁੰਦਾ ਸੀਗਾ। tinku ਤੋਂ ਤਾਂ ਦੋ ਤਿੰਨ ਮੁੰਡੇ ਹੁੰਦੇ ਸੀ ਵੱਡੇ ਤੇ ਸਾਗਰ ਤੇ ਸੰਸਾਰ tinku ਭਾਈ ਦਾ ਪੱਕਾ ਨਾਂ ਸੰਸਾਰ ਹੀ ਹੈ ਵੈਸੇ। ਹਾਂ ਮੈਨੂੰ ਪਤਾ ਹੈ ਸੰਸਾਰ ਸੰਜੂ ਕਹਿੰਦੀ ਆ ਮੈਂ ਓਹਨੂੰ ਆਪਣੇ ਪਾਇਆ ਮੈਂ ਓਹਦਾ। ਅੱਛਾ ਅੱਛਾ ਤੇ ਇਹਦਾ ਸੰਸਾਰ ਭਰਾ ਹੁੰਦਾ ਸੀ ਇਕ ਫੇਰ ਆਹ ਆਪਣਾ vipan ਹੁੰਦਾ ਸੀ ਇਕ dabboo ਹੁੰਦਾ ਸੀਗਾ ਜਾਨੀ ਕਿ ਮੇਰੀ ਬੁਆ ਦੇ ਲੰਗੜੇ ਲੂਲੇ ਨਿਆਣੇ ਪੈਦਾ ਹੁੰਦੇ ਸੀਗੇ।

ਤੇ ਉਹ ਫੇਰ ਪਤਾ ਨਹੀਂ ਪੂਰੇ ਵੀ ਹੋ ਜਾਂਦੇ ਸੀ ਜਲਦੀ। ਅੱਛਾ ਅੱਛਾ ਕਿਸੇ ਨੇ ਕੀਤਾ ਕੁਤਾ ਹੋਣਾ ਹੈ।

ਪਤਾ ਨਹੀਂ ਤੇ ਫੇਰ ਨਾ ਇਹਨਾਂ ਦਾ ਜਕਦਮ ਹੀ।

ਮੈਂ ਬਾਅਦ ਵਿੱਚ call ਕਰਾ ਮੈਂ ਰੋਟੀ ਬਣਾਉਣੀ ਹੈ ਜੀ।

okay ਜੀ। ਮੈਂ ਸ਼ੁਭਮ ਛਾਬੜਾ ਤੇ ਮੈਂ ਅੱਜ ਇੰਦਰਾ ਗਾਂਧੀ ਜੀ ਦੇ ਬਾਰੇ ਗੱਲ ਕਰਨਾ ਚਾਉਂਦਾ ਹਾਂ ਤੇ ਇੰਦਰਾ ਗਾਂਧੀ ਜੀ ਦੁਨੀਆਂ ਦੇ ਸਭ ਤੋਂ ਵੱਡੇ ਲੋਕਰਾਜ ਭਾਰਤ ਦੀ ਪਹਿਲੀ ਇਸਤਰੀ। ਪ੍ਰਧਾਨਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਥੀ ਸਾਡੇ ਸਵਿੰਧਾਨ ਵਿਚ ਲਿੰਗ, ਰੰਗ, ਧਰਮ ਕੁ ਕੋਈ ਭੇਦ ਨਹੀਂ ਔਰਤਾਂ ਦਾ ਤੇ ਮਰਦਾਂ ਦੇ ਹੱਕਾ ਚ ਕੋਈ ਅੰਤਰ।

ਉੱਨੀ ਨਵੰਬਰ ਉੱਨੀ ਸੌ ਸਤਾਰਹ ਨੂੰ ਪੰਡਿਤ ਜਵਾਹਰ ਲਾਲ ਨਹਿਰੂ ਦੇ ਘਰ ਇਲਾਹਾਬਾਦ ਵਿਖੇ ਹੋਇਆ ਮਾਤਾ-ਪਿਤਾ ਦੇ ਇੰਦਰਾ ਜੀ ਨੂੰ ਬਹੁਤ ਲੰਬਾ। ਪਿਆਰ ਨਾਲ ਪਾਲ਼ਿਆ ਪਹਿਲਾਂ ਆਪਣੀ ਸਿੱਖਿਆ ਪ੍ਰਤੀ ਨਿਕੇਤਨ ਵਿਚ ਪ੍ਰਾਪਤ ਕੀਤੀ ਪਿੱਛੋਂ ਆਪ ਨੂੰ ਇੰਗਲੈਂਡ ਅਤੇ ਦੇ ਵਿਚ ਸਿੱਖਿਆ ਦੀ ਪ੍ਰਾਪਤੀ ਲਈ ਕਿਰਿਆਨਾ ਪਾ ਲਿਆ। ਭੇਜ ਦਿਤਾ ਗਿਆ ਸਿੱਖਿਆ ਪ੍ਰਾਪਤੀ ਦੇ ਸਮੇਂ ਆਪ ਦੀ ਸਿਹਤ ਖ਼ਰਾਬ ਹੋ ਗਈ ਇਸ ਲਈ ਸਿੱਖਸ਼ਾ ਅਧੂਰੀ ਛੱਡ ਕੇ ਭਾਰਤ ਆ ਗਏ। ਤੇ ਸ਼ਾਸਤਰੀ ਜੀ ਦੇ ਮੰਤਰੀ-ਮੰਡਲ ਚ ਆਪ ਕੇਂਦਰੀ ਮੰਡਲ ਵਿਚ ਮੰਤਰੀ ਹੀ ਰਹੇ ਉੱਨ੍ਹੀ ਸੌ ਛੇਹਾੱਟ ਚ ਜਿਸ ਨਾਲ ਲਾਲ ਬਹਾਦਰ ਸ਼ਾਸਤਰੀ ਦੀ ਅਚਾਨਕ ਮੌਤ ਪਿੱਛੋਂ ਆਪ ਨੂੰ। ਭਾਰਤ ਦੇ ਪ੍ਰਧਾਨ ਮੰਤਰੀ ਚੁਣ ਲਿਆ ਗਿਆ ਆਪ ਨੂੰ ਪ੍ਰਧਾਨ ਮੰਤਰੀ ਦੀ ਔ ਅਹੁਦਾ ਸੰਭਾਲ ਕੇ ਹਰ ਪ੍ਰਕਾਰ ਦੇਸ਼ ਨੂੰ ਉੱਨਤੀ ਦੇ ਰਾਹ ਚ ਤੋਰ ਦਿੱਤਾ ਕਾਂਗਰੇਸ ਉਸ ਸਮੇਂ ਕੁੱਛ।